ਫਰਸ਼ ਤੇ ਟਾਈਲਾਂ ਲੱਗੀਆਂ ਹਨ ਅਤੇ ਕੈਬਿਨ ਉੱਤੇ ਦਾ ਵੀਜ਼ਾ ਮਾਸਟਰ ਲਿਖਿਆ ਹੋਇਆ ਹੈ।

ਜਿਸਦੇ ਪਿੱਛੇ ਇਕ ਕੈਬਨੇਟ ਬਣਿਆ ਹੋਇਆ ਹੈ ਜਿਸ ਦਾ ਰੰਗ ਲਾਲ ਅਤੇ ਕਾਲਾ ਦਿਖ ਰਿਹਾ ਹੈ।

ਜਿਸ ਦੀਆਂ ਤਾਕੀਆਂ ਕਾਫੀ ਖੂਬਸੂਰਤ ਨਜ਼ਰ ਆ ਰਹੀਆਂ ਹਨ।

ਜੱਗ ਵੀ ਦਿੱਖ ਰਿਹਾ ਹੈ ਅਤੇ ਇੱਕ ਡਸਟਬਿਨ ਵੀ ਪਿਆ ਹੈ।

ਇੱਥੇ ਸਾਨੂੰ ਇੱਕ ਨਦੀ ਦਿੱਖ ਰਹੀ ਹੈ।

ਇੱਥੇ ਸਾਨੂੰ ਇੱਕ ਰਸੋਈ ਦਿਖ ਰਹੀ ਹੈ।

ਇੱਥੇ ਸਾਨੂੰ ਇੱਕ ਕਮਰਾ ਨਜ਼ਰ ਆ ਰਿਹਾ ਹੈ।

ਅਤੇ ਪਿੱਛੇ ਕੁੱਝ ਦ੍ਰਖਤ ਵੀ ਨਜ਼ਰ ਆ ਰਹੇ ਹਨ ਅਤੇ ਤਾਰ ਉੱਤੇ ਕੱਪੜੇ ਵੀ ਦਿਖਾਈ ਦੇ ਰਹੇ ਹਨ।

ਇਥੇ ਸਾਨੂੰ ਇੱਕ ਕੱਪੜਿਆਂ ਵਾਲੀ ਦੁਕਾਨ ਦਿਖ ਰਹੀ ਹੈ।

ਇਸ ਤੋਂ ਇਲਾਵਾ ਬਾਹਰ ਕੁਝ ਪੇੜ ਵੀ ਲੱਗੇ ਹੋਏ ਹਨ।

ਰੱਖੀ ਹੋਈ ਅਤੇ ਟੰਗੀ ਹੋਈ ਵੀ ਨਜ਼ਰ ਆ ਰਹੀ ਹਨ।

ਰਹੀ ਹੈ ਇੱਥੇ ਕਾਫੀ ਸਾਰੇ ਪੌਧੇ ਲੱਗੇ ਹੋਏ ਹਨ।

ਅਤੇ ਇੱਥੇ ਕੁਝ ਵਿਅਕਤੀ ਵੀ ਖੜੇ ਦਿਖ ਰਹੇ ਹਨ।